ਉਥੇ ਹੀ ਆ ਕੁੱਤਿਆਂ ਦਾ?

ਹੱਲੀ ਖੋਲ੍ਹਦਾ ਵਾ ਕੇ ਨਹੀਂ ਖੋਲ੍ਹਦਾ?

ਸਵੇਰੇ ਆ ਕੇ ਖੋਲ ਜਾਂਦਾ ਫਿਰ ਦੁਪਹਿਰੇ ਚਲ ਜਾਂਦਾ ਫਿਰ ਆ ਕੇ ਦੋ ਘੰਟੇ ਬਹਿ ਜਾਂਦਾ, ਫਿਰ ਚਲ ਜਾਂਦਾ ਪੰਜ ਛੇ ਵਜੇ।

ਹੈਪੀ ਵੀਰਾ ਦੁਕਾਨ ਤੇ ਆਂਦਾ?

ਘੁੱਗੇ ਦਾ ਮੁੰਡਾ ਵੀ ਉਥੇ ਈ ਹੁੰਦਾ, ਘੁਗੀ ਦਾ ਮੁੰਡਾ ਘੁੱਗੇ ਦਾ ਤੇ ਸਿੰਘਾ

ਸਿੰਘਾ ਕਿਤੇ ਹੋਰ ਜਾਂਦਾ ਵਾ।

ਭਾਲਾ ਉਥੇ ਹੀ ਆ।

ਭਾਲਾ ਤੈਨੂੰ ਪਤਾ ਇਕ ਵਾਰੀ, ਇਕ ਵਾਰੀ, ਕਿ, ਆਪਣੇ ਦਾਦੇ ਨੂੰ ਕਹਿੰਦਾ ਸੀ ਓਏ ਪਾਪੇ। ਕਿਉਂ?

ਉਹ ਆਂਦਾ ਓਏ ਪਾਪੇ, ਪਾਪੇ

ਤੇ ਆਹ ਦੱਸ ਮਿੰਟ ਹੋ ਗਏ ਹੋਣੇ ਆ। ਆਹੋ ਤੇ ਹੋਰ, ਚੰਗਾ ਫਿਰ ਮੈਂ ਕਰਦੀ ਆ okay ਫਿਰ ਬਾਅਦ ਚ ਗੱਲ ਗੱਲ ਕਰਦੀਂ, okay okay.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

ਨਵੀਂ ਸਮੱਸਿਆ ਹੋਰ ਖੜੀ ਹੋ ਗਈ ਕਿ ਸਰਵ ਸ਼ਕਤੀਮਾਨ ਸਰਵ ਵਿਧਯਾਰਥਕ ਤੇ ਸਰਵ ਚੁਟਕਾਰੀ ਰੱਬ ਦੀ ਹੋਰ ਵਿੱਚ ਮੇਰਾ ਅਸ਼ਵਿਸ਼ਵਾਸ਼ ਮੇਰਾ ਹਿੰਕਾਰ ਕਰਦੇ ਹਨ ਮੈਨੂੰ ਕਦੇ ਚਿੱਤ ਚਿੰਤਾ ਵੀ ਨਹੀਂ ਕਰਨੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜਿਹੇ ਸਮੱਸਿਆ ਦਾ ਸਾਹਮਣਾਂ ਕਰਨਾ ਪਵੇਗਾ ਆਪਣੇ ਕੁਝ ਦੋਸਤਾਂ ਨਾਲ ਗੱਲ ਬਾਤ ਕਰਨ ਪਤਾ ਲਗਾ ਹੈ ਕਿ ਮੇਰੇ ਕੁਝ ਦੋਸਤ ਮੇਰੇ ਨਾਲ ਥੋੜੇ ਜਿਹੇ ਮੇਲ ਜੋਲ ਮਗਰੋਂ ਹੀ ਇਹ ਸਿੱਟਾ ਕੱਢ ਲਿਆ ਸੀ ਕਿ ਮੇਰੀ ਮੇਰਾ ਰੱਬ ਹੀ ਹੋਂਦਾ ਤੇ ਮੁਕਰਨ ਹੁੰਨਾ ਇਹ ਮੇਰੀ ਹਿਮਾਕਤ ਹੈ ਅਤੇ ਇਹ ਵੀ ਕਿ ਮੇਰਾ ਅਹੰਕਾਰ ਹੀ ਮੇਰਾ ਆਸ਼ਵਿਸ਼੍ਵਾਸ ਦਾ ਕਾਰਨ ਹੈ ਸਮੱਸਿਆ ਤਦ ਹੁੰਦੀ ਰਹੀ ਹੈ ਇਹਨਾਂ ਇਨਸਾਨੀ ਵਰਤੀਆਂ ਤੋਂ ਉੱਪਰੋਂ ਹੋਂਦਾ ਦਾ ਦਾਵਾ ਨਹੀਂ ਕਰਦਾ ਮੈਂ ਹੀ ਆਖ਼ਰ ਕੀ ਪਾਣਾ

ਸਵਾਲ ਦਾ ਹੀ ਇਹ ਸੀਨ ਹੈ ਮੈਂ ਆਪਣੀ ਸਾਥੀਆਂ ਵਿੱਚ ਤੁਹਾਨੂੰ ਸ੍ਵਾਹਾ ਕਰਕੇ ਜਾਂਦਾ ਸੀ ਇਥੋਂ ਤੱਕ ਕਿ ਮੇਰੀ ਦੋਸਤ ਵੀ ਕਦੇ ਕਦੇ ਮੈਨੂੰ ਕੁਝ ਦੋਸਤ ਪੂਰੀ ਨਿੰਦਾ ਨਾਲ ਦੋਸ਼ ਲਾਂਦੇ ਰਹਿੰਦੇ ਕਿ ਮੈਂ ਦੂਜੀਆਂ ਤੇ ਆਪਣੀ ਰਾਏ ਮੜ੍ਹਦਾ ਹਾਂ ਆਪਣੀ ਗੱਲ ਮੰਨਦਾ ਨਹੀਂ ਤੇ ਹਾਂ ਮੈਂ ਅਹਿੰਕਾਰ ਨਹੀਂ ਕਰਦਾ ਹਾਂ ਪਰ ਕਿਸੇ ਹੱਦ ਤੱਕ ਸਹੀ ਹੈ ਇਸਨੂੰ ਹੈਵਾਦਗ਼ੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਤੱਕ ਸਮਾਜ ਦੀਆਂ ਗੁੜਵਾਦੀਆਂ ਰਿਵਾਇਤਾਂ ਤੇ ਵਿਰੋਦ ਦਾ ਸਵਾਲ ਹੈ ਮੈਂ ਹੰਕਾਰੀ ਹਾਂ ਇਹ ਜਾਤ ਦੀ ਗੱਲ੍ਹ ਇਹ ਆਪਣੀਂ ਵਿਚਾਰ ਤੇ ਮਾਣ ਵਾਲ਼ੀ ਗੱਲ੍ਹ ਹੈ, ਇਸ ਨੂੰ ਹਿੰਕਾਰ ਨਾਲ਼ ਕਿਹਾ ਜਾ ਸਕਦਾ ਅਭਿਮਾਨ ਯਾ ਕਹਿ ਲਾਓ ਹੰਕਾਰ ਕਿਸੇ ਮਨੁੱਖ ਵਿੱਚ ਵਜ੍ਹਾ ਆਪਣੇ ਆਪ ਦਾ ਪ੍ਰਗਟਾਵਾ ਹੁੰਦਾ ਹੈ ਕਿ ਮੈਂ ਵਾਗਡੋਰ ਮਾਨ ਕਰਕੇ ਨਾਸਥਿਕ ਬਣਾਇਆ ਹਾਂ ਜਾ ਇਸ ਵੱਜੇ ਤੇ ਡੂੰਘਾ ਮੁਲਤਾਨੀਆਂ ਕਰਨ ਮਗਰੋਂ ਅਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਿਕ ਬਣਾਇਆ ਹੈ, ਇੱਕ ਸਵਾਲ ਹੈ, ਜਿਸ ਬਾਰੇ ਮੈਂ ਇੱਥੇ ਚਰਚਾ ਕਰਨਾ ਚਾਹੁੰਦਾ ਹਾਂ ਸਬਤੋਂ ਪਹਿਲਾਂ ਇਹ ਨਿਬੇੜਾ ਕਰ ਲੈਂਦੇ ਕਿ ਅਭਿਮਾਨ ਤੇ ਅਹਿੰਕਾਰ

ਰੋੜਾ ਕਿਵੇਂ ਬਣ ਸਕਦਾ ਹੈ ਮੈਂ ਕਿਸੇ ਸੱਚੀ ਮੁੱਚੀ ਦੇ ਮਕਾਨ ਵਿਅਕਤੀ ਦੀ ਮਹਾਨਤਾ ਤੋਂ ਮੁਕਰਨ ਹੋ ਸਕਦਾ ਹਾਂ ਜਿਸਤੇ ਕਿ ਮੈਨੂੰ ਆਵੇ ਰਾਹ ਜਾਂਦੇ ਹੀ ਸੁਰੁਵਾਤ ਹੱਥ ਲੱਗ ਗਈ ਗੁਣ ਤਾਂ ਮੇਰੇ ਵਿੱਚ ਨਾ ਹੋਣੇ ਇਸ ਗੱਲ ਸਮਝ ਪੈਂਦੀ ਹੈ ਕਿ ਇਹ ਉਹ ਕਿ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਿਕ ਆਪਣੇ ਅਹਿੰਕਾਰ ਕਰਕੇ ਨਾਸਤਿਕ ਹੋ ਜਾਵੇ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਿਕ ਆਪਣੇ ਅਹਿੰਕਾਰ ਕਰਕੇ ਨਾਸਤਿਕ ਹੋ ਜਾਵੇ ਸਿਰਫ ਦੋ ਗੱਲਾਂ ਹੋ ਸਕਦੀਆਂ ਹਨ ਜਾਂ ਤਾਂ ਮਨੁੱਖ ਖੁਦ ਨੂੰ ਖੁੱਦ ਦਾ ਗਰੇ ਸਮਝਣਾ ਸ਼ੁਰੂ ਕਰ ਦੇਵੇ ਜਾਂ ਖੁੱਦ ਹੀ ਖੁਦਾ ਬਣ ਬੈਠੇ ਨਾਸਤਿਕ ਨਹੀਂ ਹੋ ਸਕਦਾ ਤੇ ਨਾ ਹੀ ਉਹ ਨਾਸਤਿਕ ਹੋ ਸਕਦਾ ਪਹਿਲੀ ਬਾਤ ਉਹ ਗਰੀਬ ਦੀ ਹਾਲਤ ਤੋਂ ਨਾਕੁਰ ਪੁਛਾਇਆ ਪ੍ਰਕ੍ਰਿਤੀ ਨੂੰ ਚਲਾ ਰਿਹਾ ਸੀ ਤੇ ਇਸਦੀ ਮਾੜੀ ਗੱਲ ਆਹਾ ਹੈ ਕੀ ਸੰਗਤਾ ਮੰਨਦਾ ਹੈ ਅਸਲ ਨੁਕਤਾ ਇਹ ਹੈ ਦੋਹਾਂ ਹਾਲਾਤ ਵਿੱਚ ਉਸਦਾ ਰੱਬ ਵਿੱਚ ਵਿਸ਼ਵਾਸ ਕਾਇਮ ਹੁੰਦਾ ਹੈ ਉਹ ਕਿਸੇ ਵੀ ਤਰ੍ਹਾਂ ਨਾਸਤਿਕ ਨਹੀਂ ਇਹ ਮੈਂ ਆਖਣਾ ਚਾਹੁੰਦਾ ਹੈ ਕਿ ਉਪਰਲੀਆਂ ਦੋਹਾਂ ਕਿ੍ਸ਼ਮਾ ਵਿੱਚ ਨਹੀਂ ਆਉਂਦਾ ਮੈਂ ਤਾਂ ਕਿਸੇ ਦੀ ਪੂਰਵ ਸ਼ਕਤੀਮਾਨ ਦਾ ਪ੍ਰਵੋਧਾਰੀ ਸੱਤਾ ਦੀ ਹੋਣ ਤੇ ਮੱਲੋ ਦਾ ਹੰਕਾਰੀ ਹਾਂ

ਨਾਸਤਿਕ ਕਰਤਾ ਤੇ ਸਿਧਾਂਤ ਦਾ ਅਧਰਮੀ ਨਹੀਂ ਹੋਇਆ ਨਾ ਤਾ ਮੈਂ ਖੁਦਾ ਦਾ ਗਰੀਬ ਹਾਂ ਨਾ ਕੋਈ ਰੱਬੀ ਅਵਤਾਰ ਦਾ ਧਾਰਨੀ ਨਹੀਂ ਹੋਇਆ ਨਾ ਤਾਂ ਮੈਂ ਖੁਦਾ ਦਾ ਗਰੀਬ ਹਾਂ ਰੱਬੀ ਅਵਤਾਰ ਹੋ ਨਾਂ ਹੀ ਆਪਣਾ ਪ੍ਰਮਾਤਮਾ ਹਾਂ ਇਹ ਗੱਲ ਤਾਂ ਪੱਕੀ ਹੈ ਕਿ ਅਹਿੰਕਾਰ ਕਾਰਨ ਮੈਂ ਇਹ ਕਰਦਾ ਹਾਂ ਮੇਰਾ ਦੋਸਤ ਸੰਜੇ ਹੁਣ ਕਿ ਦਿੱਲੀ ਬੰਦੇ ਜੇਲ ਲਵੇ ਸਾਜਿਸ਼ ਤੇ ਸ਼ਕ ਦੌਰਾਨ ਮੈਨੂੰ ਬੜੀ ਥੋੜੀ ਸੋਚ ਮਿਲ ਹੈ ਉਹ ਕਰਨ ਨਾਲ਼ ਮੇਰੇ ਵਿੱਚ ਬੜੀ ਸ਼ਾਨ ਆਗਿਆ ਹੈ

ਮੇਰੇ ਪੁਰਾਣੇ ਦੋਸਤ ਰੱਬ ਦੀ ਹੋਂਦ ਸਚੇਤ ਵੀ ਨਹੀਂ ਸਨ ਘੱਟੋ ਘੱਟ ਕਾਲਜ ਦਾ ਕੋਈ ਵਿਦਿਆਰਥੀ ਇਹਨਾਂ ਅਭਿਮਾਨੀ ਨਹੀਂ ਹੋ ਸਕਦਾ ਕਿ ਉਹੋ ਨਾਸਤਿਕ ਹੋ ਜਾਵੇ ਭਾਵੇਂ ਕੁਝ ਪ੍ਰੋਫੈਸਰ ਮੈਨੂੰ ਪਸੰਦ ਕਰਦੇ ਸਨ ਤੇ ਕੁਝ ਨਾਪਸੰਦ ਪਰ ਮੈਂ ਕਦੇ ਵੀ ਮਹਾਨ ਮੁੰਡਾ ਨਹੀਂ ਸੀ ਅਹਿੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਸੀ

ਉਲੰਘਣਾ ਕਰਨ ਵਾਲਾ ਮੁੰਡਾ ਸੀ ਤੇ ਉਹਨਾਂ ਦਿਨਾਂ ਵਿੱਚ ਮੈਂ ਪੂਰਾ ਨਾਸਤਿਕ ਨਹੀਂ ਸੀ ਤੇ ਮੈਂ ਆਪਣੇ ਬਾਬਾ ਦੀਪ ਆਸ਼੍ਰਣ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ ਕੋਈ ਆਰੀਆ ਸਮਾਜੀ ਹੋਰ ਦਾ ਸਬਕੁਛ ਲੈ ਸਕਦਾ ਹੈ, ਪਰ ਹਿਨਾਸਿਨ ਨਹੀਂ ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀਏਵੀ ਸਕੂਲ ਵਿੱਚ ਦਾਖਲਾ ਲੈਲਿਆ ਉਥੇ ਮੈਂ ਪੁਰਾ ਇੱਕ ਸਾਲ ਰਿਹਾ ਉਠੈ ਸਵੇਰੇ ਅਤੇ ਤਾਤੇ ਅਕਾਲ ਸੰਭੰਡਿ ਪ੍ਰਧਵਾਣਾ ਤੋਂ ਛੁੱਟ ਮੈਂ ਬੰਦੇ ਗ੍ਰਿਹਤਿ ਮੰਤ੍ਰ ਦਾ ਜਪ ਕਰਦਾ ਸੀ ਮੈ ਇਨਾ ਦਿਨਾਂ ਵਿੱਚ ਪੱਕਾ ਸ਼ਰਧਾਲੂ ਸੀ ਫੇਰ ਮੈਂ ਆਪਣੇ ਪਿਤਾ ਜੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ ਸਿਖਾਵਾਂ ਸਿੱਖਦਾ ਤੇ ਇਹੇ ਮੈਂ ਆਪਣੇ ਜਿੰਦਗੀ ਆਜ਼ਾਦੀ ਦੀ ਆਦਾਰਸ਼ ਨੀਏ ਆਖਦੀ ਪਰ ਉਹੋ ਨਾਸਤਿਕ ਹਮੇਸ਼ਾ ਉਹਨਾਂ ਦੀ ਜਿੰਦਗੀ ਆਜ਼ਾਦੀ ਦੇ ਅਦਾਰਸ਼ਨੀਏ ਆਖਦੀ ਪਰ ਉਹੋ ਨਾਸਤਿਕ ਨਹੀਂ ਸਨ ਉਹਨਾਂ ਦੀ ਆਜ਼ਾਦੀ ਦੀ ਸੀ ਪੱਕਾ ਅਰਦਾਸੀ ਸੀ ਮੈਨੂੰ ਇਹ ਹਰ ਰੋਜ ਪ੍ਰਯੇ ਥਾਰਨਾ ਕਰਦੇ ਰਹਿੰਦੇ ਹਨ ਕਿ ਮੈਂ ਥੋੜੀ ਪਰੇਸ਼ਾਨਾ ਇਹ ਢੰਗ ਨਾਲ ਹੋਈਦਾ ਮਿਲਾ ਵਿਚਰਨ ਦੋ ਦਿਨਾਂ ਵਿਚ ਮੈਂ ਨੈਸ਼ਨਲ ਕਾਲਜ ਵਿਚ ਦਾਖਲਾ ਹੋਗਿਆ ਤੇ ਕਾਲਜ ਵਿੱਚ ਦਾਖਲਾ ਹੋਗਿਆ ਫੇਰ ਮੈਂ ਆਪਣਾ ਸਾਰਾ ਧਾਰਮਿਕ ਪਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਪਾਰ ਤਾਂ ਵੀ ਮੈਂ ਔਖੀ ਹੋਈ ਵੇਰਵਿਆਂ ਦਾ ਧਿਆਨ ਕਰਕੇ ਹੋਰ ਧਰਮ ਵਿਚ ਸ਼ਾਮਿਲ ਨਾ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸ਼ਵਾਸ ਸੀ ਕਿ ਫਿਰ ਮੈਂ ਇਨਕਲਾਬੀ ਰਟਨੀ ਵਿੱਚ ਸ਼ਾਮਲ ਹੋ ਗਿਆ ਮੈਂ ਜਿਸ ਪਹਿਲਾਂ ਆਗੂ ਨੂੰ ਮਿਲਿਆ ਉਹ ਰੱਬੀ ਹੋਂਦ ਦੇ ਅਹੰਕਾਰੀ ਹੋਂਦ ਦਾ ਹੌਸਲਾ ਤੱਕ ਨਹੀਂ ਕਰ ਸਕਦਾ ਸੀ ਭਾਵੇਂ ਉਹ ਆਪਣੇ ਆਪਣੀ ਬੋਰੀ ਬਾਰੇ ਪੂਰੀ ਤਰ੍ਹਾਂ ਸੰਚੇਤ ਨਹੀਂ ਸੀ ਮੈਂ ਉਹਨਾਂ ਕੋਲੋਂ ਰੱਬ ਬਾਰੇ ਪੁੱਛਦਾ ਸੀ ਤਾਂ ਕਹਿੰਦਾ ਸੀ ਜੱਦ ਤੇਰਾ ਦਿਲ ਕਰੇ ਰੱਬ ਨੂੰ ਧੀਆ ਲਿਆ ਕਰ ਨਾਸਤਿਕਤਾ ਦੇ ਸਿਧਾਂਤ ਨੂੰ ਮਿਲਾਣ ਲਈ ਮੈਂ ਹੌਸਲਾ ਦਿੰਦਾ ਸੀ ਇਹੀ ਸੋਚਲੇ ਦੇ ਬਿਨਾ ਨਾਸਤਿਕ ਰੋਗ ਹੈ ਜਿਸ ਦੂਜੇ ਆਗੂ ਨੂੰ ਮਿਲਾਇਆ ਸੀ ਤੇ ਮਾਣਯੋਗ ਕਾਂਗਰਸ ਸੁਚੇਤਾ ਸੰਨਿਆਸੀ ਉਸ ਪਰਚੇ ਵਿਚ ਇਕ ਪੂਰਾ ਪੈਰਾਹ ਰਾਮੇਸ਼ਵਰ ਦੇ ਉਸਾਰੇ ਲਿਖ ਲਿਆ ਸੀ ਰਾਏ ਸਵਾਦ ਹੈ ਮੈਂ ਸਕਦਾ ਇਹ ਸਮਝੋ ਕਿ ਇਹ ਰੱਬ ਦੀ ਹੱਦ ਤੋਂ ਇਨਕਾਰੀ ਹੋਣ ਦਾ ਵਿਚਾਰ ਤੱਕ ਨਹੀਂ ਕਰ ਸਕਦਾ ਸੀ ਸੇਲ ਮਾਇਆ ਰਾਮ ਪ੍ਰਸ਼ਾਦ ਵਿਸਮਾਲ ਪੱਕੇ ਆਰੀਆ ਸਮਾਜਵਾਦੀ ਸਨ ਸਮਾਜਵਾਦੀਆਂ ਦੇ ਉਪਦੇਸ਼ਨਾ ਨੂੰ ਮੰਤ੍ਰ ਉਚਾਰਣ ਦੇ ਕਿੱਤਾ ਦਾ ਪਾਠ ਕਰਨ ਤੋਂ ਰਿਹਾ ਨਹੀਂ ਗਿਆ ਤੇ ਉਹਨਾਂ ਸਾਰੀਆਂ ਵਿਚ ਇੱਕ ਬੰਦਾ ਵੇਖਿਆ ਸੀ ਜੋ ਕਦੇ ਵੀ ਧਾਰਨਾਵਾਂ ਤੇ ਕਿੱਤੀ ਸੀ ਤੇ ਉਹ ਧਾਰਮਿਕ ਸਫਲਤਾ ਮਨੁੱਖੀ ਕਮਜ਼ੋਰੀ ਦਾ ਸੀਮਿਤ ਗਿਆਨ ਦਾ ਸਿੱਟਾ ਹੈ ਇਹ ਬੰਦਾ ਵੀ ਉਮਰ ਦਾ ਭੁਗਤ ਰਿਹਾ ਹੈ ਪਰ ਉਹਨਾਂ ਵੀ ਕਦੇ ਆਖਣ ਦੀ ਹਿੱਮਮਤ ਨਹੀਂ ਪਾਈ ਕਿ ਰੱਬ ਨਹੀਂ ਹੈ ਉਹ ਇਹ ਹਾਲੇ ਤੱਕ ਮੈਂ ਸਿਰਫ ਹੌਮੇਟਿਕ ਵਿਚਾਰਵਾਦੀ ਇਨਕਲਾਬੀ ਉਹਦੇ ਤਖਤਾਂ ਅਤੇ ਸਿਰਫ ਰੂਹਾਨੀ ਸੀ ਇਹ ਸਾਰੀ ਜਿੰਮੇਵਾਰੀ ਆਪਣੇ ਸੁਚੇਤ ਹੁੰਦੀਆਂ ਹੁਣ ਕਿ ਖ਼ਤਰੇ ਵਿਚ ਭਰੇ ਸੰਸਦ ਦੀ ਨਹੀਂ ਸੀ ਅੱਗੋਂ ਹੀ ਸੰਪਾਦਕ ਉਡਾਰ੍ਕ ਕੁਝ ਵਿੱਚ ਮੈਨੂੰ ਹੀ ਸਮਾਜਵਾਤੀ ਇਸ ਕਿਥੇ ਦੀ ਮੈਨੂੰ ਆਪਣੇ ਪਾਰਟੀ ਦੀ ਨਿੱਪ ਸਹੂਲਤਾਂ ਹੋਈ ਹੈ ਜੀਵਨ ਵਿਚ ਅੱਗੇ ਵਧਾ ਮੋੜਤੀ ਅੱਗਾਂ ਵਡਾ ਮੋੜਤੀ ਕਿ ਸਪਸ਼ਟ ਸੰਕਲਪ ਸੱਦਦੇ ਸਾਹਮਣੇ ਹੋਵੇ ਕਿਉਕਿ ਇਨਕਲਾਬ ਵਿਚ ਕੋਈ ਖਾਸ ਜੰਗ ਨਹੀਂ ਹੋਈਆਂ ਹੁੰਦੀਆਂ ਸੀ ਇਸ ਲਈ ਮੈਨੂੰ ਇਨਕਲਾਬ ਦਾ ਵੱਧ ਵੱਧ ਅਧਿਅਨ ਵਾਸਤੇ ਕਾਫ਼ੀ ਮੌਕਾ ਮਿਲਿਆ ਗਿਆ ਹੈ ਮੈਂ ਅਰਦਾਸ ਵਦੀਦ ਆਗੂ ਮੁਕਾਬਿਲ ਨੂੰ ਪੜ੍ਹੀਆਂ ਸਮਾਜਵਾਦੀ ਤੇ ਸਿਤਾਮਾ ਮੈਂ ਤੁਹਾਡੇ ਨਾਲ ਨਾ ਆਪਣੀ ਜ਼ਿੰਦਗੀ ਦੀਆਂ ਕੁਛ ਹੋਰ ਵੀ ਗੱਲਾਂ ਸਾਂਝੀਆਂ ਕਰਨਾ ਚਾਹੁਨਾ ਹੈਂ, ਮੇਰੇ ਇੱਕ ਜ਼ਿੰਦਗੀ ਦਾ ਇੱਕ ਇਹ ਵੀ ਇੱਕ ਅੰਗ ਸੀ, ਮੈਂ ਕੁਛ ਸਮੇਂ ਲਈ ਬਾਹਰਲੇ ਮੁਲਕ ਜਿਹਨੂੰ ਆਪਾਂ ਆਮ ਤੌਰ ਤੇ ਵਿਦੇਸ਼ ਕਹਿ ਦਿੰਦੇ ਹਾਂ, ਉੱਥੇ ਵੀ ਜਾ ਕੇ ਆ ਚੁਕਾ ਹੈਂ, ਬਾਹਰਲੇ ਮੁਲਕ ਦੇ ਵਿੱਚ ਮੈਨੂੰ ਬਹੁਤ ਹੀ ਜੋ ਮੇਰਾ ਕਹਿ ਸਕਦੇ ਹਾਂ ਤਜਰਬਾ ਰਿਹਾ ਜਾਂ ਮੇਰਾ ਕੀ ਕਹਿੰਦੇ ਹੁੰਦੇ ਹੈ ਉੱਥੋਂ ਨਾਲ ਜੋ ਲੋਕਾਂ ਦੇ ਨਾਲ ਮੇਰਾ ਮੇਲ ਮਿਲਾਪ ਰਿਹਾ ਮੈਨੂੰ ਬੜਾ ਉਹਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਮੇਰਾ ਇੱਕ ਤਜਰਬਾ ਹੋਇਆ ਜ਼ਿੰਦਗੀ ਦਾ ਜਿਹਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ, ਮੈਂ ਤਕਰੀਬਨ ਜਦੋਂ ਆਵਦੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਪੂਰੀ ਕਰਕੇ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਮੈਂ ਵਿਦਿਆਰਥੀ ਵੀਜ਼ੇ ਦੇ ਉੱਤੇ ਇੱਕ country ਹੈਗੀ ਹੈ ਇੱਧਰਲੇ side ਤੇ country ਕਹਿ ਸਕਦੇ ਹਾਂ ਦੇਸ ਕਹਿ ਸਕਦੇ ਹਾਂ ਉਹਨੂੰ ਆਪਾਂ ਠੀਕ ਹੈ ਜੀ ਗੋਰਿਆਂ ਗੋਰਿਆਂ ਦੀ ਇੱਕ ਦੇਸ ਹੈਗਾ ਹੈ ਆਸਟ੍ਰੇਲੀਆ ਉੱਥੇ ਮੈਂ ਜਾਣਦਾ ਮੈਨੂੰ ਮੋਕਾ ਮਿਲਿਆ ਮੈਂ ਵਿਦਿਆਰਥੀ ਵੀਜ਼ਾ ਲੈ ਕੇ ਉੱਥੇ ਗਿਆ, ਪਹਿਲਾਂ ਮੈਂ ਇਹਨਾਂ ਦਾ ਇੱਕ test ਹੁੰਦਾ ਹੈ, ਉਹ ਬਹੁਤ ਚੰਗੀ ਤਰ੍ਹਾਂ clear ਕੀਤਾ, ਕਰਨ ਤੋਂ ਬਾਅਦ ਮੈਂ ਉੱਥੇ ਗਿਆ ਉੱਥੇ ਜੋ ਉਸ ਧਰਤੀ ਤੇ ਜਦੋਂ ਵੀ ਮੈਂ ਪਹੁੰਚਿਆ ਉੱਥੇ

ਉੱਥੇ ਜੇ ਤੁਸੀਂ ਕੰਮ ਕਰੋਂਗੇ ਤਾਂ ਤੁਹਾਨੂੰ ਰੋਟੀ ਮਿਲੇਗੀ, ਵਿਹਲੇ ਬੈਠਿਆਂ ਨੂੰ ਕਿਸੇ ਨੇ ਕੋਈ ਰੋਟੀ ਨੀ ਦੇਣੀ ਨਾ ਕੋਈ ਉੱਥੇ ਘਰਦੇ ਰੋਟੀ ਦਿੰਦੇ ਹੈ, ਨਾ ਕੀ ਕਹਿੰਦੇ ਹੁੰਦੇ ਆ ਤੁਹਾਡੇ ਮਾਂ ਪਿਓ ਰੋਟੀ ਦੇਣਗੇ, ਇੱਕ ਅਠਾਰਾਂ ਸਾਲ ਦੀ ਉਮਰ ਟੱਪਣ ਤੋਂ ਬਾਅਦ ਤੁਹਾਨੂੰ ਆਪਣੇ ਆਪ ਕਮਾ ਕੇ ਆਪਣੀ ਰੋਟੀ ਕਰਨੀ ਪਊਗੀ।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 ਮੈਨੂੰ ਆਪਣੀ ਕਾਰ ਦੇ ਵਿੱਚ ਉਹ ਆਪਣੇ ਘਰ ਲੈ ਕੇ ਗਏ, ਅਸੀਂ ਉੱਥੇ ਪਹੁੰਚੇ ਅਗਲੇ ਦਿਨ ਹੀ ਉਹਨਾਂ ਨੇ ਮੈਨੂੰ ਪਹਿਲਾਂ ਮੇਰੇ school ਦੇ ਵਿੱਚ ਲੈ ਕੇ ਗਏ ਜਿੱਥੇ ਮੈਂ ਵਿਦਿਆਰਥੀ ਵੀਜ਼ਾ ਲੈ ਕੇ ਆਪਦੀ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 ਉਹਨਾਂ ਨਾਲ ਮਿਲਣ ਤੋਂ ਬਾਅਦ ਮੈਂ ਤਕਰੀਬਨ ਪੰਜ ਛੇ ਘੰਟੇ school ਦੇ ਵਿੱਚ ਰਹਿ ਕੇ ਵਿਦਿਆ ਦੇ ਅਹ ਵਿਦ ਵਿਦਿਆਲੇ ਦੇ ਵਿੱਚ ਰਹਿ ਕੇ ਵਾਪਸ ਮੈਂ ਆ ਗਿਆ, ਉਸ ਤੋਂ ਬਾਅਦ ਅਗਲੇ ਦਿਨ ਸਾਡੀ ਜ਼ਿੰਦਗੀ ਦੀ ਜੋ ਦੌੜ ਧੂਪ ਹੈ, ਉਹ ਨੂੰ ਸ਼ੁਰੂ ਹੋ ਗਈ, ਮੈਂ ਉਹਨਾਂ ਨੂੰ ਆਖਿਆ ਵੀ ਮੈਨੂੰ ਕੋਈ ਕੰਮ ਦਿਵਾਇਆ ਜਾਵੇ, ਉਹਨਾਂ ਨੇ ਮੈਨੂੰ ਉੱਥੇ ਕੰਮ ਦਿਵਾਇਆ, ਖੇਤਾਂ ਦੇ ਵਿੱਚ ਕੰਮ ਕਰਨ ਦਾ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਹੋਰ ਤਾਂ ਕੋਈ ਬਹੁਤਾ ਕੰਮ ਕੀਤਾ ਨੀ ਸੀ ਮੈਂ ਖੇਤੀਬਾੜੀ ਦਾ ਕੰਮ ਕੀਤਾ ਹੋਇਆ ਸੀ, ਮੈਨੂੰ ਉਹ ਉੱਥੋਂ ਕੋਈ ਅਸੀਂ ਕੋਈ ਇੱਕ local ਗੱਡੀ ਤੇ ਚੜ੍ਹ ਕੇ Local ਗੱਡੀ ਤੇ ਸ ਜਿਹੜੀ ਉਹਨਾਂ ਕਹਿ ਸਥਾਨਕ ਸ ਅਹ ਸਥਾਨਕ ਜਿਹੜੀ ਅਸੀਂ ਬਸ ਕਹਿ ਸਕਦੇ ਹਾਂ ਉਹਦੇ ਵਿੱਚ ਅਸੀਂ ਸਫ਼ਰ ਕਰਕੇ ਅਸੀਂ ਦਸ ਪੰਦਰਾਂ ਕਿੱਲੋਮੀਟਰ ਮੀਲ ਦੂਰ ਜਾ ਕੇ ਸਾਨੂੰ ਇੱਕ ਖੇਤਾਂ ਦੇ ਵਿੱਚ ਕੰਮ ਮਿਲਿਆ ਉੱਥੋਂ ਦਾ ਗੋਰਾ ਜੋ ਕਹਿ ਸਕਦੇ ਹਾਂ ਜੱਦੀ ਪੁਸ਼ਤੀ ਗੋਰਾ ਸੀ ਉਸਨੇ ਆਪਦੇ ਖੇਤਾਂ ਦੇ ਵਿੱਚ ਸਾਨੂੰ ਕੰਮ ਦਿੱਤਾ, ਖੇਤਾਂ ਦੇ ਵਿੱਚ ਅਸੀਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਤੋਰੀਆਂ ਹੁੰਦੀਆਂ ਨੇ ਜਾਂ ਖੀਰੇ ਹੁੰਦੇ ਆ ਉਸ type ਦਾ ਇੱਕ ਤਰ੍ਹਾਂ ਦਾ ਫਲ ਸੀ

ਘੰਟੇ ਦੇ ਅਸੀਂ ਤਕਰੀਬਨ ਛੇ ਘੰਟੇ ਰੋਜ਼ ਕੰਮ ਕਰਦੇ ਹੁੰਦੇ ਸੀ ਸਾਨੂੰ end ਦੇ ਉੱਤੇ ਨਕਦੋ ਨਕਦ ਉਹ ਪੈਸੇ ਮਿਲਦੇ ਹੁੰਦੇ ਸੀ, ਅਸੀਂ ਉੱਥੇ ਕ ਮੈਂ ਘੱਟੋ ਘੱਟ ਦਸ ਪੰਦਰਾਂ ਦਿਨ ਖੇਤਾਂ ਦੇ ਵਿੱਚ ਇਸੇ ਤਰ੍ਹਾਂ ਕੰਮ ਕੀਤਾ, ਉੱਥੋਂ ਦੀ ਖੇਤਾਂ ਦੀ ਇੱਕ ਵਿਸ਼ੇਸ਼ਤਾ ਇਹ ਸੀ ਵੀ ਉੱਥੇ ਗਰਮੀ ਬਹੁਤ ਹੀ ਜ਼ਿਆਦਾ ਤੇਜ਼ ਸੀ ਜਿਹੜੀ ਗਰਮੀ ਸੀ ਉਹ ਸਰੀਰ ਦੇ ਵਿੱਚ ਚੁੱਭਦੀ ਸੀ, ਜਿਵੇਂ ਤੁਹਾਨੂੰ ਕੋਈ ਸੂਈਆਂ ਮਾਰੀ ਜਾਂਦਾ ਹੁੰਦਾ, ਇਉਂ ਇਸ ਤਰ੍ਹਾਂ ਦੀ ਗਰਮੀ ਹੁੰਦੀ ਹੁੰਦੀ ਸੀ ਬਹੁਤੀ ਦੇਰ ਤੁਸੀਂ ਉੱਥੇ ਖੇਤਾਂ ਦੇ ਵਿੱਚ ਕੰਮ ਨੀ ਬ ਬੰਦਾਂ ਬਹੁਤੀ ਦੇਰ ਖੇਤ ਦੇ ਵਿੱਚ ਕੰਮ ਨੀ ਕਰ ਸਕਦਾ ਸੀ ਉਹਨੂੰ ਕੰਮ ਛੱਡ ਕੇ ਕਿਤੇ ਨਾ ਕਿਤੇ ਛਾਂ ਵਾਲੀ ਥਾਂ ਤੇ ਥੱਲੇ ਜਾ ਕੇ ਆਰਾਮ ਕਰਨਾ ਪੈਂਦਾ ਹੀ ਹੁੰਦਾ ਹੁੰਦਾ ਸੀ, ਲੇਕਿੰਨ ਉੱਥੋਂ ਦੇ ਗੋਰੇ ਇਹ ਇੰਨੇ ਕੰਮ ਪ੍ਰਤੀ ਲਗਨ ਵਾਲੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਵੀ ਜੇ ਕੰਮ ਕਰਨਾ ਹੈ ਤਾਂ ਪੂਰਾ ਕਰੋ ਜੇ ਤੁਸੀਂ ਕੰਮ ਵਿੱਚੇ ਛੱਡ ਦਿੱਤਾ ਤੇ ਅਸੀਂ ਤੁਹਾਡੀ ਛੁੱਟੀ ਪਾ ਦੇਵਾਂਗੇ, ਇਸ ਕਰਕੇ ਮਜ਼ਬੂਰਨ ਬਸ ਸਾਨੂੰ ਧੁੱਪੇ ਹੀ ਦਸ ਦਸ ਘੰਟੇ ਅੱਠ ਤੋਂ ਲੈ ਕੇ ਦਸ ਦਸ ਘੰਟੇ ਸਾਨੂੰ ਕੰਮ ਕਰਨਾ ਪੈਂਦਾ ਹੁੰਦਾ ਹੁੰਦਾ ਸੀ, ਮੇਰੇ ਤੋਂ ਜ਼ਿਆਦਾ ਇਹ ਜਿਹਾ ਕੰਮ ਸਾਰਿਆ ਨਾ ਗਿਆ ਕਿਉਂਕਿ ਉੱਥੋਂ ਦੀ ਜਿਹੜੀ ਗਰਮੀ ਹੈ ਉਹ ਬਹੁਤ ਜ਼ਿਆਦਾ ਚੁੱਭਣ ਕਰਕੇ ਉਸ ਤੋਂ ਬਾਅਦ ਮੈਂ ਉੱਥੇ ਕਾਰਾਂ ਧੌਣ ਦਾ ਕੰਮ ਸ਼ੁਰੂ ਕਰ ਲਿਆ, ਮੈਂ ਤਕਰੀਬਨ ਦੋ ਤੋਂ ਤਿੰਨ ਮਹੀਨੇ ਕਾਰਾਂ ਦਾ ਧੌਣ ਦਾ ਦਿੱਤਾ ਸਾਡੇ ਜਿੱਥੇ ਅਸੀਂ ਜਿਹੜੇ ਮੁਹੱਲੇ ਦੇ ਵਿੱਚ ਰਹਿੰਦੇ ਸੀ ਥੋੜ੍ਹੀ ਜਿਹੀ ਦੂਰੀ ਤੇੇ ਉੱਥੇ ਗੋਰੇ ਦਾ ਕਾਰਾਂ ਧੌਣਾਂ ਦਾ ਕਾਰ ਧੌਣ ਦਾ work ਹੈ, ਕਾਰ ਧੌਣ ਦਾ ਕਾਰਖਾਨਾ ਸੀ, ਅਸੀਂ ਉੱਥੇ ਜਾਂਦੇ ਹੁੰਦੇ ਸੀ ਤਕਰੀਬਨ ਮੇਰੇ ਨਾਲ ਦੇ ਪੰਜ ਛੇ ਪੰਜਾਬੀ ਮੁੰਡੇ ਹੋਰ ਸਾਰੇ ਰਲ ਕੇ ਅਸੀਂ ਇੱਕ local ਕਾਰ ਨੂੰ ਕਿਰਾਏ ਤੇ ਕਰਾ ਕੇ ਅਸੀਂ ਉੱਥੇ ਜਾਂਦੇ ਹੁੰਦੇ ਸੀ, ਜਾ ਕੇ ਅਸੀਂ ਆਪਦਾ ਕਾਰਾਂ ਧੌਣ ਦਾ ਕੰਮ ਕਰਨਾ, ਸਵੇਰੇ ਸਵੇਰੇ ਅਸੀਂ ਜਿਉਂ ਜਾਣਾ ਕਾਰਾਂ ਦੀ ਸਾਡੀ ਉਹ ਹਾਜ਼ਰੀ ਲਾ ਦਿੰਦਾ ਹੁੰਦਾ ਸੀ ਅਸੀਂ ਕਾਰਾਂ ਧੋਂਦੇ ਹੁੰਦੇ ਸੀ ਕਾਰਾਂ ਧੌਣ ਤੋਂ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 ਕਰਨਾ ਪੈਂਦਾ ਹੁੰਦਾ ਸੀ, ਆਪਦੇ ਹੱਥੀਂ ਅਸੀਂ ਰੋਟੀਆਂ ਪਕਾਉਂਦੇ ਹੁੰਦੇ ਸੀ, ਤਿੰਨ ਮੁੰਡਿਆਂ ਦਾ ਕੰਮ ਹੁੰਦਾ ਸੀ, ਰੋਟੀ ਬਣਾਉਣੀ, ਚਾਰ ਮੁੰਡਿਆਂ ਦਾ ਕੰਮ ਹੁੰਦਾ ਹੁੰਦਾ ਸੀ, ਠੀਕ ਹੈ ਨਾ, ਚਾਰ ਮੁੰਡਿਆਂ ਦਾ ਕੰਮ ਹੁੰਦਾ ਸੀ ਉਹਨਾਂ ਨੇ ਸਾਰਾ ਬਾਕੀ ਦਾ ਘਰਦਾ ਕੰਮ ਕਰਨਾ ਹੁੰਦਾ ਸੀ ਉੱਥੇ ਤਕਰੀਬਨ ਇੱਕ ਘਰਦੇ ਵਿੱਚ ਦੋ ਕਮਰਿਆਂ ਦੇ ਵਿੱਚ ਸੱਤ ਤੋਂ ਅੱਠ ਮੁੰਡੇ ਰਲ ਕੇ ਰਹਿੰਦੇ ਹੁੰਦੇ ਸੀ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੁੰਦਾ ਹੁੰਦਾ ਸੀ, ਉੱਥੋਂ ਦਾ ਕਿਰਾਇਆ ਬਹੁਤ ਮਹਿੰਗਾ ਸੀ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 ਹਿੰਦੁਸਤਾਨ ਦੇ ਵਿੱਚ ਬਦਲ ਕੇ ਦੇਖੀਏ ਤਾਂ ਘੱਟੋ ਘੱਟ ਦਸ ਹਜ਼ਾਰ ਰੁਪਇਆ ਬਣ ਜਾਂਦਾ ਹੁੰਦਾ ਸੀ, ਇਸ ਕਰਕੇ ਸਾਰੇ ਮੁੰਡੇ ਉੱਥੇ ਵੱਧ ਤੋਂ ਵੱਧ ਰਹਿੰਦੇ ਹੁੰਦੇ ਸੀ ਵੀ ਜਿੰਨੇ ਵੱਧ ਰਵਾਂਗੇ ਓਨਾ ਘੱਟ ਖਰਚਾ ਹੋਊਗਾ

ਵੱਡੇ ਵੱਡੇ ਜਿਹੜੇ ਅਹ ਕਹਿ ਸਕਦੇ ਹਾਂ ਆਪਾਂ ਆਹ ਵੱਡੀਆਂ ਵੱਡੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੁੰਦੀਆਂ ਹੁੰਦੀਆਂ ਸੀ ਇਹਨਾਂ ਦੇ ਵਿੱਚ ਜਾ ਕੇ ਅਸੀਂ ਸਫ਼ਾਈ ਦਾ ਕੰਮ ਕਰਦੇ ਹੁੰਦੇ ਸੀ, ਕਈ ਵਾਰੀ ਸਾਨੂੰ ਜਿਹੜੇ ਆਹ bank ਹੈਗੇ ਆ ਬੈਂਕਾਂ ਦੇ ਵਿੱਚ ਵੀ ਜਾ ਕੇ ਅਸੀਂ ਸਫ਼ਾਈ ਦਾ ਕੰਮ ਕਰਦੇ ਰਹੇ ਆ, ਵਿਦਿਆਰਥੀ ਜੀਵਨ ਉੱਥੋਂ ਦਾ ਬੜਾ ਹੀ ਸੰਘਰਸ਼ ਭਰਿਆ ਹੈਗਾ ਹੈ ਸੰਘਰਸ਼ ਭਰਿਆ ਜੀਵਨ ਉੱਥੋਂ ਦਾ ਵਿਦਿਆਰਥੀ ਹੈਗਾ ਹੈ, ਜ਼ਿੰਦਗੀ ਦੇ ਵਿੱਚ ਉਹ ਦੋ ਸਾਲ ਮੇਰੇ ਇੰਨੇ ਸੰਘਰਸ਼ ਨਾਲ ਟੱਪੇ ਆ ਲੇਕਿੰਨ ਉਸ ਦੋਨਾਂ ਸਾਲਾਂ ਨੇ ਮੈਨੂੰ ਬੜਾ ਕੁਛ ਸਿੱਖਾ ਦਿੱਤਾ, ਇਸ ਤੋਂ ਇਲਾਵਾ ਅਸੀਂ ਸਾਨੂੰ ਤਕਰੀਬਨ ਅਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਅਸੀਂ ਛੁੱਟੀ ਵੀ ਮਾਰਦੇ ਹੁੰਦੇ ਸੀ ਮੇਰੇ ਚਾਰ ਪੰਜ ਦੋਸਤ ਹੁੰਦੇ ਸੀ, ਅਸੀਂ ਚਾਰਾਂ ਪੰਜਾਂ ਦੋਸਤਾਂ ਨੇ ਇਕੱਠੇ ਬਹਿ ਕੇ ਚੰਗੀ ਤਰ੍ਹਾਂ ਅਸੀਂ ਉੱਥੇ ਇੱਕ ਮੰਨੋਰੰਜਨ ਪਾਰਕ ਹੁੰਦਾ ਸੀ ਉਹਦੇ ਵਿੱਚ ਜਾ ਕੇ ਚੰਗੀ ਤਰ੍ਹਾਂ ਅਸੀਂ ਆਪਦਾ

ਲੜਕੀਆਂ ਵੀ ਹੁੰਦੀਆਂ ਸੀ ਉਹ ਵੀ ਸਾਡੇ ਨਾਲ ਰਹਿੰਦੀਆਂ ਹੁੰਦੀਆਂ ਸੀ ਅਸੀਂ ਸਾਰੇ ਜਾਣੇ ਇੱਕ ਦੂਜੇ ਨਾਲ ਭੈਣ ਭਰਾ ਦੇ ਤੌਰ ਤੇ ਰਹਿੰਦੇ ਹੁੰਦੇ ਸੀ, ਕੋਈ ਇੱਕ ਦੂਜੇ ਨੂੰ ਈਰਖਾ ਨੀ ਕਰਦਾ ਹੁੰਦਾ ਸੀ, ਸਭ ਰਲ ਮਿਲਕੇ ਇੱਕ ਦੂਜੇ ਦਾ ਸਾਥ ਦਿੰਦੇ ਹੁੰਦੇ ਸੀ, ਕਿਉਂਕਿ ਉਹ ਜ਼ਿੰਦਗੀ ਸੰਘਰਸ਼ ਭਰੀ ਜ਼ਿੰਦਗੀ ਸੀ, ਜੇ ਇੱਕ ਦੂਜੇ ਦਾ ਸਾਥ ਦੇ ਕੇ ਹੀ ਅਸੀਂ ਅੱਗੇ ਨਿਕਲ ਸਕਦੇ ਹੁੰਦੇ ਹੁੰਦੇ ਸੀ, ਜੇ ਕਿਸੇ ਨੂੰ ਪੈਸੇ ਪੈਸੇ ਧੇਲੇ ਦੀ ਲੋੜ ਪੈਂਦੀ ਹੁੰਦੀ ਸੀ, ਅਸੀਂ ਇੱਕ ਦੂਜੇ ਨਾਲ ਪੈਸੇ ਧੇਲੇ ਦੀ ਦੀ ਵਰਤਦੇ ਹੁੰਦੇ ਸੀ

ਵੀ ਤੂੰ ਪਰਵਾਹ ਨਾ ਕਰ ਮੈਂ ਤੇਰੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ, ਉਹ ਮੇਰਾ ਇੱਡਾ ਵਧੀਆ ਦੋਸਤ ਬਣਿਆ ਉਹ ਇੱਕ ਠੇਕੇਦਾਰ ਸੀ, ਸਫ਼ਾਈ ਦਾ ਠੇਕੇਦਾਰ, ਉਸਨੇ ਮੈਨੂੰ ਇੱਕ ਬਹੁਤ ਵੱਡੀ building ਦੇ ਵਿੱਚ ਸਫ਼ਾਈ ਦਾ ਠੇਕੇ ਦਾ in charge ਲਾ ਦਿੱਤਾ ਗਿਆ ਉਹ ਬ ਉਹ, ਉਹ building ਹਵਾਈ ਅੱਡੇ ਦੇ ਕੋਲੇ ਸੀ, ਅਸੀਂ ਉਹਦੇ ਵਿੱਚ ਮੇਰੇ ਥੱਲੇ ਤਿੰਨ ਮੁੰਡੇ ਕੰਮ ਕਰਦੇ ਹੁੰਦੇ ਸੀ, ਸਾਡਾ ਕੰਮ ਕੁਛ ਨੀ ਹੁੰਦਾ ਸੀ, ਇੱਕ ਬਹੁਤ ਵੱਡੀ ਕਾਰਾਂ ਦੀ ਕਹਿ ਸਕਦੇ ਹਾਂ ਠਾਗ ਹੈ, ਜਿੱਥੇ ਕਾਰਾਂ ਆ ਕੇ ਰੁਕਦੀਆਂ ਹੁੰਦੀਆਂ ਸੀ, ਉਹ ਇੱਕ ਥਾਂ ਹੁੰਦੀ ਹੁੰਦੀ ਸੀ, ਉਹ ਥਾਂ ਦੇ ਵਿੱਚ ਸਾਡਾ ਕੰਮ ਇਹ ਹੁੰਦਾ ਸੀ ਵੀ ਅਸੀਂ ਇੱਥੇ ਕਾਰਾਂ ਨੂੰ ਵਧੀਆ ਤੌਰ ਦੇ ਤਰੀਕੇ ਨਾਲ ਲਵਾਉਣਾ ਹੈ, ਇਹਦੀ ਸਾਫ਼ ਸਫ਼ਾਈ ਰੱਖਣੀ ਹੈ ਇੱਥੇ ਕੋਈ ਗੰਦ ਨਾ ਪਾਵੇ